ਔਰ ਬਹੁਤ ਵੱਡਾ ਦਰਿਆ ਦਿਖਾਇਆ ਜਿਵੇਂ ਕੇਸ ਇਧਰ ਸਤਲੁਜ ਜਾਂ ਬਿਆਸ ਕਹਿ ਸਕਦੇ ਹੋ ਉਵੇਂ ਦਾ ਦਿਖ ਰਿਹਾ।

ਇਸ ਪਿਕਚਰ ਵਿੱਚ ਇੱਕ ਗਡਾਊਂਡ ਟਾਇਪ ਕੁਛ ਦਿਖਾਈ ਦੇ ਰਿਹਾ ਹੈ।

ਬਾਇਕ ਔਰ ਇੱਕ ਐਕਟਿਵਾ ਔਰ ਇੱਕ ਸਾਈਕਲ ਖੜੀ ਹੈ ਔਰ ਇੱਕ ਇਸਦੇ ਰਾਇਟ ਸਾਈਡ ਦੇ ਓੱਤੇ ਕਈ ਐਕਟਿਵਾਸ ਖੜੀਆਂ ਨੇਂ।

ਰੋਡ ਦਿਖਾਈ ਦੇ ਰਹੀ ਹੈ ਜਿਹਦੇ ਓੱਤੇ ਇੱਕ ਸ਼ੌਪ ਹੈ ਥਿੰਡ ਸੇਲਸ ਕੋਰਪੋਰੇਸ਼ਨ ਦੀ।

ਔਰ ਸਾਹਮਨੇ ਐਲ_ਈ_ਡੀ ਪੈਨਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਓਸ ਵਿੱਚ ਕੁਛ ਦਿਖਾਈ ਦਿੰਦਾ ਪਿਆ ਹੈ।

ਔਰ ਉਸਦੇ ਬਾਅਦ ਲੈਫਟ ਸਾਈਡ ਤੇ ਇਕ ਵਾਈਟ ਕਲਰ ਦੀ ਐਕਟੀਵਾ ਦਿਖ ਰਹੀ ਐ।

ਔਰ ਉਹਦਾ ਨਾਮ ਹੈ ਭਾਟੀਆ ਆਈ ਹੋਸਪਿਟਲ ਲੈਸਿਕ ਲੇਜ਼ਰ ਸੈਂਟਰ ਲਿਖਿਆ ਹੋਇਆ ਹੈ।

ਔਰ ਇਸ ਦੇ ਬਾਹਰ ਬਹੁਤ ਸਾਰੀਆਂ ਐਕਟੀਵਾਂ ਬਾਈਕਸ --

ਇਸ ਪੀਚਰ ਵਿੱਚ ਮੈਨੂੰ ਇੱਕ ਬੈਂਕ ਦਿਖ ਰਿਹਾ ਹੈ ਐਚ_ਡੀ_ਐਫ_ਸੀ ਬੈਂਕ --

ਕਿਸੇ ਦਾ ਵਿਆਹ ਹੋਵੇ ਉਹਦੀ ਪਾਰਕਿੰਗ ਏਰੀਆ ਬਣਾ ਰੱਖਿਆ ਉੱਪਰ ਸ਼ੈਲਟਰ ਪਾਇਆ ਹੋਇਆ ਪਰਪਲ ਕਲਰ ਦਾ ਔਰ ਰੈਡ ਮਸਟਰਡ ਕਲਰ ਦਾ ਵੀ।

ਇਸ ਪਿੱਚਰ ਵਿੱਚ ਮੈਨੂੰ ਇੱਕ ਖੇਤ ਟਾਈਪ ਗਰਾਊਂਡ ਦਿੱਖ ਰਿਹਾ ਵਾ।

ਲਾਈਂਸ ਵੀ ਮਾਰੀਆਂ ਹੋਈਆਂ ਏ_ਬੀ_ਸੀ ਕੁਝ ਕਰਕੇ ਲਿਖਿਆ ਹੋਇਆ ਵਾ ਦਿਖ ਰਿਹਾ ਵਾ ਮੈਨੂੰ।

ਔਰ ਯੈਲੋ ਕਲਰ ਦੀ ਲਾਈਟਨਿੰਗ ਏ ਔਰ ਕੁਛ ਔਰ ਥਰੀ ਡੀ ਟਾਈਪ ਇਫੈਕਟ ਹੈ ਦਿੱਸ ਰਿਹਾ ਮੈਨੂੰ ਲਾਈਟਨਿੰਗ ਦਾ।

ਇਸ ਪਿਕਚਰ ਵਿਚ ਮੈਨੂੰ ਇੱਕ ਗੈਰੇਜ ਟਾਈਪ ਕੁਛ ਦਿਸ ਰਿਹਾ ਹੈ।